ਲੇਕਿੰਨ ਜੋ ਸਿੱਖਿਆ ਉਹ strongly ਸਿੱਖਿਆ।

Energy level ਉਸ ਤੱਕ ਰੱਖਣੀ ਪਊਗੀ ਤੁਸੀਂ ਉਸ ਚੀਜ਼ ਨੂੰ ਓਦਾਂ ਸਿੱਖ ਸਕੋ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 ਹਮ ਇਹ ਗੱਲ ਤਾਂ ਸਹੀ ਹੈ

ਤੇ ਇਹਦੇ ਕਰਕੇ ਮਨੇ job ਤਾਂ ਤੁਸੀਂ ਕਿਹੜੀ field 'ਚ ਤੁਸੀਂ ਬੋਲਿਆ ਕਿ ਅਹ ਮੈਂ ਕਿਹਾ ਨਾ ਸ਼ਾਦੀ dot com 'ਚ ਆਂ ਵਾਂ ਮੈਂ ਹਾਂਜੀ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 ਹਾਂਜੀ ਹਾਂਜੀ ਕਾਫ਼ੀ ਚੰਗੀ ਕਾਫ਼ੀ ਚੰਗੀ profile ਹੈ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

ਚੱਲਣ ਦੇ ਹੀ ਆ ਤੁਸੀਂ ਇੱਕ number mobile number ਆਪਣੇ system 'ਚ ਕੋਈ ਵੀ application 'ਚ ਪਾਇਆ ਉੱਥੋਂ ਦੀ ਸਾਰੀ details customer ਦੀ ਆ ਗਈ ਤੁਹਾਡੇ ਕੋਲ ਉਹ ਕਿਸੇ ਨੇ built ਕੀਤਾ ਆ ਤਾਂਹੀ ਕਰਕੇ ਹਾਂ ਵੀ ਅਰੇ ਹਾਂ ਕਰ ਸਕਦੇ ਹਾਂ ਅਸੀਂ ਇਹ ਸਭ logic ਬਹੁਤ ਹੁੰਦੇ ਆ ਇਹ ਸਭ ਠੀਕ ਹੈ ਮਨੇ ਮੈਨੂੰ ਕੰਮ ਕਰਦੇ ਕਰਦੇ experience ਆ ਗਿਆ ਹੈ ਮੈਨੂੰ ਕਿਉਂਕਿ ਤੁਹਾਨੂੰ ਤੇ ਬਹੁਤ ਅੱਛਾ knowledge ਹੋ ਗਿਆ ਨਾ ਇਹ ਸਭ ਚੀਜ਼ਾਂ ਦਾ Graduation ਕਰਕੇ MBA ਕਰ ਕੀਤੀ ਆਪਣੀ job ਕਰਦੇ ਕਰਦੇ ਠੀਕ ਹੈ ਤੇ ਉਹਦੇ ਵਿੱਚ ਵਿੱਚ ਮੈਂ ਬਾਕੀ diploma courses ਕਰਦਾ ਰਹਿੰਦਾ ਸੀ ਹੋਰ experience ਨੂੰ ਜਿੰਨਾ ਸਿੱਖਿਆ ਮੈਂ ਉਹ ਚੀਜ਼ਾਂ ਨੂੰ ਅੱਗੇ ਕਰਦਾ ਰਹਿੰਦਾ।

ਇਹ ਵੀ matter ਕਰਦਾ ਨਾ ਬਹੁਤ ਬਹੁਤ ਬਹੁਤ ਜ਼ਿਆਦਾ ਸਹੀ ਗੱਲ ਬੋਲੀ ਇਹ ਤਾਂ ਤੁਸੀਂ Experience ਵੀ ਕੰਮ ਆਉਂਦਾ ਆ ਤੁਹਾਡਾ education ਵੀ ਕੰਮ ਆਉਂਦਾ ਆ, ਹਮ ਹਮ knowledge ਬਹੁਤ ਤੁਸੀਂ ਅਹ ਕਹਿੰਦੇ ਨਾ ਸਿੱਖਣ ਦੀ ਕੋਈ age ਨੀ ਹੁੰਦੀ ਆ, ਤੇ ਤੁਸੀਂ ਜਿੰਨਾ time ਲੈ ਲਓ ਆਪਣੀ life 'ਚ ਚੀਜ਼ਾਂ ਨੂੰ ਸਿੱਖਣ ਵਾਸਤੇ ਤੁਹਾਡੇ ਲਈ ਉਹ plus point ਰਹਿੰਦਾ ਨਾ ਕਿ ਤੁਸੀਂ ਹਰ ਚੀਜ਼ ਦੇ ਲਈ expertise ਹੋਈ ਜਾਓ ਕਰਕੇ ਤੇ ਜਾਂ ਅੱਗੇ ਸਾਲ ਦੇ ਬਾਅਦ ਸਾਲ ਦੇ ਬਾਅਦ ਜਦ ਤੁਸੀਂ ਇੱਕ ਹੀ ਚੀਜ਼ ਹੈਗੇ ਹੋ ਹਨਾ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

ਮਨੇ ਅਗਰ ਤੁਸੀਂ ਸਿੱਖਣੀ ਆ ਕੋਈ ਚੀਜ਼ ਕੰਮ ਕਰਨਾ

Job ਤੋਂ ਚੰਗੀ ਜਗ੍ਹਾ ਕੁਛ ਨੀ ਹੋ ਸਕਦਾ ਸਿੱਖਣ ਵਾਸਤੇ

ਵਧੀਆ ਬਹੁਤ ਚੀਜ਼ਾਂ ਸਿੱਖਣ ਨੂੰ ਮਿਲਣਗੀਆਂ ਉਹਦੇ

ਉਹ ਚੀਜ਼ ਸਿੱਖਣ ਤੋਂ ਬਾਅਦ ਤੁਸੀਂ ਦੂਜੀ ਜਗ੍ਹਾ ਤੇ ਜਾ ਕੇ ਉਹੀ ਚੀਜ਼ implement ਕਰਕੇ ਹੋਰ ਜ਼ਿਆਦਾ ਕਮਾ ਸਕਦੇ

ਹਮ ਇਹ ਗੱਲ ਤਾਂ ਤੁਸੀਂ ਬਿਲਕੁਲ ਸਹੀ ਬੋਲੀ ਕਿਉਂਕਿ ਹੁਣ ਉਹੀ ਆ ਕਿ ਅੱਗੇ ਦਾ generation ਅੱਗੇ ਦਾ youth ਦੇਖੋ ਕਿੰਨਾ ਇਹ ਚੀਜ਼ਾਂ ਨੂੰ ਲੈ ਕੇ ਚੱਲ ਸਕਦਾ ਵਾ ਆਪਣੇ ਨਾਲ life 'ਚ ਕਿੰਨਾ ਸਮਝ ਸਕਦਾ ਕੀ ਉਹਨਾਂ ਦੇ ਲਈ ਸਹੀ ਕੀ ਆ ਗ਼ਲਤ ਕੀ ਆ positive ਕਿੰਨਾ ਵਾ ਨਾ ਕਿਉਂਕਿ youth ਦਾ ਕੀ ਹੋ ਗਿਆ ਕਿ ਅਹ ਉਹਨਾਂ ਨੂੰ jobs ਤੇ interest ਨੀ ਆ, ਕੰਮ ਕਾਜ ਵਿੱਚ ਇੰਨਾ interest ਨੀ ਹੈ ਜਿੱਦਾਂ ਸਾਨੂੰ ਇੱਕ ਸੀਗਾ ਕਿ ਨਹੀਂ ਸਾਨੂੰ career ਬਣਾਉਣਾ ਵਾ ਅੱਗੇ ਵੱਧਣਾ ਵਾਂ ਹੈ ਨਾ ਅੱਜ ਕੱਲ੍ਹ ਤਾਂ ਨੂੰ ਬੱਚਿਆਂ ਨੂੰ ਮੈਂ ਦੇਖਦੀ ਹਾਂ ਨਾ ਬੋਲੋ ਤੇ ਉਹਨਾਂ ਨੂੰ ਪਤਾ ਹੈ ਕਿ ਮੰਮੀ ਪਾਪਾ ਨੇ ਘਰਵਾਲਿਆਂ ਨੇ ਤੇ ਕਰ ਹੀ ਲੈਣਾ ਤੇ ਫਿਰ ਅਸੀਂ ਕਿਉਂ ਆਪਣਾ ਮਿਹਨਤ ਕਰੀਏ ਅਸੀਂ ਕਿਉਂ ਇੰਨਾ ਸਰੀਰ ਖਟਾਈਏ ਕੰਮ ਕਰੀਏ ਕਿਉਂਕਿ job ਕਰਨਾ ਮਤਲਬ ਤੁਹਾਨੂੰ ਅਹ ਆਪਣਾ nine hour duty ਤੇ ਦੇਣੀ ਹੀ ਪਏਗੀ ਬਿਲਕੁਲ ਬਿਲਕੁਲ ਸਹੀ ਕਿਹਾ ਉਹ ਤੇ ਗੱਲ ਹੈ ਹਾਂਜੀ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 Job fair job ਮੇਲਾ ਇਹ ਸਭ ਦੇਖਿਓ ਬਹੁਤ ਜਗ੍ਹਾ aggievision ਹੁੰਦੇ ਆ, ਉਹ ਸਭ ਉਹ ਸਭ 'ਚ ਵੀ ਤੁਹਾਨੂੰ ਬਹੁਤ knowledge gain ਹੋਊਗੀ job

Employment card ਬਣਾ ਕੇ ਰੱਖਿਓ ਉਹ ਵੀ

ਹਾਂਜੀ ਸਹੀ ਗੱਲ ਬੋਲੀ ਨਹੀਂ ਤੁਹਾਡੀ ਨਾਲ ਗੱਲ ਬਾਤ

ਹਾਂਜੀ ਹਾਂਜੀ ਜ਼ਰੂਰ ਆਵਾਂਗੇ ਅਸੀਂ ਜ਼ਰੂਰ ਮਿਲਾਂਗੇ ਤੁਹਾਡੇ ਨਾਲ, ਤੁਹਾਡੇ ਨਾਲ ਗੱਲ ਕਰਕੇ ਓਦਾਂ ਹੀ ਬਹੁਤ ਵਧੀਆ ਲੱਗਦਾ ਕਿਉਂਕਿ ਤੁਹਾਡੀ ਸੋਚ ਵਿਚਾਰ ਬਹੁਤ ਵਧੀਆ ਹੈ knowledge ਬਹੁਤ ਅੱਛਾ ਹੈ ਤੁਹਾਨੂੰ ਹਰ ਚੀਜ਼ ਦਾ ਹੀ ਹਰ ਹਰ sector ਤੇ ਕਿਉਂਕਿ ਤੁਸੀਂ ਇੱਥੇ ਇੰਨੇ time ਤੇ Experience gain ਕਰ ਰਹੇ ਹੋ ਇਸ field 'ਚ ਹਨਾ,

ਹਾਂਜੀ ਨਹੀਂ ਬਹੁਤ ਵਧੀਆ ਲੱਗਦਾ ਵਾ ਇੰਨਾ knowledge ਅਮ ਲੈ ਕੇ ਗੱਲਾਂ ਕਰਨ ਦਾ ਮੈਨੂੰ ਵੀ ਕਾਫ਼ੀ ਕੁਛ ਸਿੱਖਣ ਨੂੰ ਮਿਲਦਾ ਵਾ ਫਿਰ ਏਦਾਂ ਹੀ ਤੁਹਾਡੇ ਕੋਲ ਵਧਿਆ ਗੱਲ ਹੈ experience ਹੈਗਾ ਤਾਂ ਉਹਨੂੰ share ਕਰੋ ਹੋਰ ਨਾ ਮਿਲੇਗਾ,

ਠੀਕ ਹੈ ਜੀ ਹਾਂਜੀ ਫਿਰ ਬਹੁਤ ਵਧੀਆ ਲੱਗਿਆ,

ਮਨੁੱਖੀ ਜੀਵਨ ਵਿੱਚ ਸਫ਼ਲਤਾ ਦੇ ਬੁਨਿਆਦੀ ਨਿਯਮਾਂ ਵਿੱਚੋਂ ਇੱਕ ਹੈੈ ਸਮੇਂ ਦਾ ਪਾਬੰਦ ਹੋਣਾ ਇਸ ਦਾ ਅਰਥ ਇਹ ਹੈ ਕਿ ਸਾਨੂੰ ਆਪਣੇ ਸਾਰੇ

ਬਹੁਤ ਘੱਟ ਲੋਕ ਕਰਦੇ ਹਨ ਕੰਮ ਨੂੰ ਵੇਲੇ ਸਿਰ ਕਰਨਾ, ਕਰਨ ਵਾਲਾ ਆਦਮੀ ਸਾਨੂੰ ਇਸ ਕਰਕੇ ਚੰਗਾ ਲੱਗਦਾ ਹੈ, ਕਿਉਂਕਿ ਉਹ ਇਕਰਾਰ ਦਾ ਪੱਕਾ ਰਹਿੰਦਾ ਹੈ। ਜਿਸ ਨਾਲ ਦੋਹਾਂ ਧਿਰਾਂ ਨੂੰ ਸੁੱਖ ਮਿਲਦਾ ਹੈ ਪਰੰਤੂ ਵੇਲੇ ਸਿਰ ਕੰਮ ਨਾ ਕਰਨ ਵਾਲਾ ਆਦਮੀ ਸਾਡੇ ਕੰਮਾਂ ਵਿੱਚ ਦਖ਼ਲ ਦਿੰਦਾ ਹੈ ਅਤੇ ਸਾਡਾ ਸਮਾਂ ਬੇਅਰਥ ਗੁਆਉਂਦਾ ਹੈ। ਇਸ ਲਈ ਉਹ ਸਾਨੂੰ ਚੰਗਾ ਨਹੀਂ ਲਗਦਾ ਕੰਮ ਨੂੰ ਵੇਲੇ ਸਿਰ ਕਰਨ ਨਾਲ ਮਨੁੱਖ ਵਿੱਚ ਹੋਰ ਵੀ ਕਈ ਗੁਣ ਕਾਇਮ ਰਹਿੰਦੇ ਹਨ, ਜਿਵੇਂ ਕੰਮ ਨੂੰ ਤਰੀਕੇ ਸਿਰ ਕਰਨਾ, ਹਿਸਾਬ ਦਾ ਚੰਗੀ ਤਰ੍ਹਾਂ ਰਹਿਣਾ ਤੇ ਇਕਰਾਰ ਪੂਰਾ ਕਰਨਾ ਆਦਿ ਵੱਡੇ ਆਦਮੀ ਸਮੇਂ ਦੀ ਕਦਰ ਕਾਰਨ ਹੀ ਅਜਿਹੇ ਗੁਣਾਂ ਦੇ ਮਾਲਕ ਹੁੰਦੇ ਹਨ। ਇਕ ਵਾਰੀ ਨੈਪੋਲੀਅਨ ਨੇ ਆਪਣੇ ਜਰਨੈਲਾਂ ਨੂੰ ਖਾਣੇ ਉੱਤੇ ਸੱਦਿਆ ਐਨ ਵਕਤ ਸਿਰ ਨੈਪੋਲੀਅਨ ਨੇ ਖਾਣਾ ਸ਼ੁਰੂ ਕਰ ਦਿੱਤਾ, ਖਾਣਾ ਮੁੱਕਣ ਤੇ ਜਰਨੈਲ ਆ ਗਏ। ਨੈਪੋਲੀਅਨ ਨੇ ਕਿਹਾ, ਸਾਡੇ ਖਾਣੇ ਦਾ ਸਮਾਂ ਬੀਤ ਚੁੱਕਾ ਹੈ, ਆਓ ਹੁਣ ਕੰਮ ਤੇ ਚੱਲੀਏ, ਤਾਂ ਜੋ ਉੱਧਰੋਂ ਵੀ ਹਰਜ ਨਾ ਹੋ ਜਾਵੇ, ਉਨ੍ਹਾਂ ਜਰਨੈਲਾਂ ਨੂੰ ਭੁੱਖੇ ਹੀ ਨੈਪੋਲੀਅਨ ਦੇ ਨਾਲ ਕੰਮ ‘ਤੇ ਜਾਣਾ ਪਿਆ, ਨੈਪੋਲੀਅਨ ਕਹਿੰਦਾ ਹੁੰਦਾ ਸੀ, ਹਰ ਇਕ ਘੜੀ, ਜੋ ਅਸੀਂ ਹੱਥੋਂ ਗਵਾ ਬਹਿੰਦੇ ਹਾਂ, ਸਾਡੀ ਬਦਕਿਸਮਤੀ ਦੇ ਖਜ਼ਾਨੇ ਵਿੱਚ ਜਮ੍ਹਾਂ ਹੁੰਦੀ ਰਹਿੰਦੀ ਹੈ, ਸੋ ਵਕਤ ਦੀ ਪਾਬੰਦੀ ਸੱਚਮੁੱਚ ਹੀ ਸਾਡੇ ਜੀਵਨ ਵਿੱਚ ਬਹੁਤ ਜ਼ਰੂਰੀ ਹੈ ਮਨੁੱਖ ਇੱਕ ਸਮਾਜਿਕ ਜੀਵ ਹੈ। ਤੇ ਮਨੁੱਖੀ ਸਮਾਜ ਵਿੱਚ ਮਿਲਵਰਤਨ ਦੀ ਭਾਰੀ ਮਹਾਨਤਾ ਹੈ ਅਸਲ ਵਿਚ ਸਮਾਜ ਦੀ ਹੋਂਦ ਹੀ ਮਨੁੱਖਾਂ ਦੇ ਆਪਣੇ ਮਿਲਵਰਤਨ ਤੋਂ ਉਪਜੀ ਹੈ ਸਾਨੂੰ ਆਪਣੇ ਪਰਿਵਾਰ, ਸਕੇ ਸੰਬੰਧੀਆਂ ਮਿੱਤਰਾਂ ਦੋਸਤਾਂ, ਗੁਆਂਢੀਆਂ ਸਹਿਪਾਠੀਆਂ ਤੇ ਸਹਿਯੋਗੀਆਂ ਨਾਲ ਮਿਲਵਰਤਨ ਦੀ ਥਾਂ-ਥਾਂ ਤੇ ਜ਼ਰੂਰਤ ਪੈਂਦੀ ਹੈ, ਇੱਕ-ਦੂਸਰੇ ਦੀ ਮਿਲਵਰਤਨ ਤੋਂ ਵਗ਼ੈਰ ਸਾਡੀ ਯੋਗਤਾ ਤੇ ਸਮਰੱਥਾ ਨਕਾਰੀ ਹੋ ਕੇ ਰਹਿ ਜਾਂਦੀ ਹੈ, ਜੇਕਰ ਅਸੀਂ ਆਪਣੇ ਆਲੇ ਦੁਆਲੇ ਵਸਦੇ ਲੋਕਾਂ ਨਾਲ ਮਿਲਵਰਤਨ ਨਾ ਕਰੀਏ ਜਾਂ ਉਹ ਸਾਡੇ ਨਾਲ ਮਿਲਵਰਤਨ ਨਾ ਕਰਨ ਤਾਂ ਸਾਡਾ ਜੀਉਣਾ ਦੁੱਭਰ ਹੋ ਜਾਵੇ ਅਸੀਂ ਕਿਸੇ ਦੇ ਕੰਮ ਵਿੱਚ ਰੁਕਾਵਟ ਪਾਈਏ ਜਾਂ ਆਪਣੀ ਮਨ ਮਰਜ਼ੀ ਚਲਾਈਏ

ਤੇ ਔਕੜਾਂ ਤੇ ਮੁਸੀਬਤਾਂ ਦਾ ਵਧੇਰੇ ਸਫ਼ਲਤਾ ਨਾਲ ਟਾਕਰਾ ਕਰ ਸਕਦੇ ਹਾਂ ਇਸੇ ਪ੍ਰਕਾਰ ਗੁਆਂਢੀਆਂ, ਸਹਿਪਾਠੀਆਂ ਤੇ ਸਹਿਯੋਗੀਆਂ ਨਾਲ ਮਿਲਵਰਤਨ ਕਰਕੇ ਅਸੀਂ ਦੂਜਿਆਂ ਦੇ ਜੀਵਨ ਵਿੱਚ ਵੀ ਸਰਲਤਾ ਪੈਦਾ ਕਰ ਸਕਦੇ ਹਾਂ ਤੇ ਆਪਣੇ ਆਪ ਵਿਚ ਵੀ ਮਿਲ ਕੇ ਕੀਤੇ ਕੰਮ ਇੱਕ ਤਾਂ ਛੇਤੀ ਮੁੱਕਦੇ ਹਨ, ਦੂਸਰੇ ਉਨ੍ਹਾਂ ਉੱਪਰ ਸ਼ਕਤੀ ਘੱਟ ਲਗਦੀ ਹੈ ਤੀਸਰਾ ਮਨ ਵਿੱਚ ਆਸ਼ਾਵਾਦ ਤੇ ਪ੍ਰਸੰਨਤਾ ਪੈਦਾ ਹੁੰਦੀ ਹੈ। ਇਸ ਕਰਕੇ ਸਾਨੂੰ ਸਧਾਰਨ ਜਾਂ ਔਖੇ ਕੰਮਾਂ ਵਿੱਚ ਦੁੱਖ ਸੁੱਖ ਤੇ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਇੱਕ-ਦੂਜੇ ਨੂੰ ਵੱਧ ਤੋਂ ਵੱਧ ਮਿਲਵਰਤਨ ਦੇਣੀ ਚਾਹੀਦੀ ਹੈ ਮਨੁੱਖੀ ਜੀਵਨ ਵਿੱਚ ਸੰਜਮ ਦੀ ਭਾਰੀ ਮਹਾਨਤਾ ਹੈ, ਸੰਜਮ ਦਾ ਅਰਥ ਹਨ ਬੰਧਨ ਇਸ ਦਾ ਅਰਥ ਮਨੁੱਖੀ ਇੰਦਰੀਆਂ ਉੱਪਰ ਕਾਬੂ ਪਾਉਣ ਤੋਂ ਵੀ ਹੈ, ਸਧਾਰਨ ਅਰਥਾਂ ਵਿੱਚ ਇਸ ਦਾ ਭਾਵ ਲਿਆ ਜਾਂਦਾ ਹੈ ਕਿ ਸਾਨੂੰ ਆਪਣੇ ਘਰ ਵਿੱਚ ਰੁਪਏ ਪੈਸੇ ਨੂੰ ਤੇ ਨਿੱਤ ਦੀ ਵਰਤੋਂ ਦੀਆਂ ਚੀਜ਼ਾਂ ਨੂੰ ਸੰਜਮ ਨਾਲ ਵਰਤਣਾ ਚਾਹੀਦਾ ਹੈ ਜੇਕਰ ਅਸੀਂ ਘਰਾਂ ਵਿੱਚ ਜਾਂ ਘਰ ਤੋਂ ਬਾਹਰ ਆਪਣੇ ਵਰਤਣ ਵਾਲੀਆਂ ਚੀਜ਼ਾਂ ਦੀ ਸੰਜਮ ਨਾਲ ਵਰਤੋਂ ਕਰਾਂਗੇ ਤਾਂ ਰੁਪਏ ਪੈਸੇ ਦੀ ਸੰਜਮ ਭਰੀ ਵਰਤੋਂ ਆਪਣੇ ਆਪ ਹੀ ਹੋ ਜਾਂਦੀ ਹੈ ਇਸਤਰੀਆਂ ਆਪਣੇ ਘਰ ਵਿੱਚ ਖੰਡ, ਘਿਓ ਤੇ ਦਾਲਾਂ-ਸਬਜ਼ੀਆਂ ਦੀ ਵਰਤੋਂ ਵਿੱਚ ਸੰਜਮ ਤੋਂ ਕੰਮ ਲੈ ਸਕਦੀਆਂ ਹਨ ਚਾਹ ਦੀ ਵਰਤੋਂ ਘੱਟ ਕਰਕੇ, ਬਹੁਤ ਸਾਰੇ ਪੈਸੇ ਬਚਾਏ ਜਾ ਸਕਦੇ ਹਨ। ਚਾਰ-ਚਾਰ ਸਬਜ਼ੀਆਂ ਤੇ ਦਾਲਾਂ ਦੀ ਥਾਂ ਇਕ-ਦੋ ਨਾਲ ਕੰਮ ਚਲਾਇਆ ਜਾ ਸਕਦਾ ਹੈ, ਘਿਓ ਸਾੜ-ਸਾੜ ਕੇ ਬਣਾਏ ਪਰੌਂਠਿਆ ਦੀ ਥਾਂ ਚੋਪੜਿਆ ਜਾਂ ਖੁਸ਼ਕ ਫੁਲਕਾ ਹਾਜ਼ਮੇ ਲਈ ਵਧੇਰੇ ਚੰਗਾ ਰਹਿੰਦਾ ਹੈ ਇਸੇ ਤਰ੍ਹਾਂ ਅਸੀਂ ਘਰ ਵਿੱਚ ਬਿਜਲੀ, ਪਾਣੀ, ਗੈਸ ਤੇ ਬਾਲਣ ਦੀ ਵਰਤੋਂ ਉੱਪਰ ਸੰਜਮ ਲਾਗੂ ਕਰ ਕੇ ਕਾਫ਼ੀ ਬੱਚਤ ਕਰ ਸਕਦੇ ਹਾਂ। ਸਾਨੂੰ ਨਾ ਬਿਜਲੀ ਅਜਾਈਂ ਵਰਤਣੀ ਚਾਹੀਦੀ ਹੈ ਤੇ ਨਾ ਹੀ ਟੂਟੀਆਂ ਦਾ ਪਾਣੀ ਚਲਦਾ ਰਹਿਣ ਦੇਣਾ ਚਾਹੀਦਾ ਹੈ ਗੈਸ ਨੂੰ ਸੰਜਮ ਭਰੇ ਤਰੀਕੇ ਨਾਲ ਵਰਤਣ ਦੀ ਆਦਤ ਪਾਉਣੀ ਚਾਹੀਦੀ ਹੈ। ਜਿਹੜੇ ਕੰਮ ਸਾਈਕਲ ਚਲਾ ਕੇ ਹੋ ਹੋਣ, ਉਨ੍ਹਾਂ ਲਈ ਸਕੂਟਰ ਜਾਂ ਕਾਰ ਵਰਤਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਸਾਨੂੰ ਵਿਆਹਾਂ, ਸ਼ਾਦੀਆਂ,

ਵਾਤਾਵਰਨ ਦੀ ਸੰਭਾਲ, ਸੂਰਜ ਨਾਲ਼ੋਂ ਟੁੱਟਣ ਮਗਰੋਂ ਧਰਤੀ ਨੂੰ ਠੰਢਾ ਹੋਣ ਤੇ ਫਿਰ ਉਸ ਉੱਤੇ ਅਜਿਹਾ ਵਾਤਾਵਰਨ ਬਣਨ ਨੂੰ ਕਰੋੜਾਂ ਸਾਲ ਲੱਗ ਗਏ। ਜਿਸ ਵਿਚ ਮਨੁੱਖਾਂ ਜੀਵਾਂ ਅਤੇ ਬਨਸਪਤੀ ਦੀ ਹੋਂਦ ਤੇ ਵਧਣਾ ਫੁਲਣਾ ਸੰਭਵ ਹੋ ਸਕਿਆ ਧਰਤੀ ਉਤਲੇ ਇਸ ਵਾਤਾਵਰਨ ਵਿੱਚ ਹਵਾ, ਪਾਣੀ, ਮਿੱਟੀ, ਸੂਰਜ ਦੀ ਗਰਮੀ ਅਤੇ ਹੋਰ ਅਨੇਕਾਂ ਊਰਜਾਵਾਂ ਦਾ ਮਿਸ਼ਰਨ ਹੈ ਮਨੁੱਖ ਸਮੇਤ ਸਾਰੇ ਜੀਵਾਂ ਤੇ ਬਨਸਪਤੀ ਦੀ ਹੋਂਦ ਤਦ ਹੀ ਸੰਭਵ ਹੈ, ਪਰੰਤੂ ਮਨੁੱਖ ਦੇ ਕਰੋੜਾਂ ਸਾਲਾਂ ਵਿੱਚ ਉਪਜੇ ਸੰਤੁਲਿਤ ਵਾਤਾਵਰਨ ਨੂੰ ਪਿਛਲੇ ਛੱਠ ਪੈਂਹਠ ਸਾਲਾਂ ਵਿਚ ਬੁਰੀ ਤਰ੍ਹਾਂ ਬਰਬਾਦ ਕਰਕੇ ਰੱਖ ਦਿੱਤਾ ਹੈ। ਇਸ ਬਰਬਾਦੀ ਪਿੱਛੇ ਜਿੱਥੇ ਧਰਤੀ ਉੱਤੇ ਮਨੁੱਖਾਂ ਦੀ ਵਧਦੀ ਆਬਾਦੀ ਜਿੰਮੇਵਾਰ ਹੈ, ਉੱਥੇ ਵਿਗਿਆਨਿਕ ਵਿਕਾਸ ਅਤੇ ਮਨੁੱਖ ਦੀ ਪੈਸਾ ਕਮਾਉਣ ਦੀ ਹਵਸ ਅਤੇ ਵਪਾਰਕ ਰੁਚੀਆਂ ਜਿੰਮੇਵਾਰ ਹਨ। ਵਿਗਿਆਨਿਕ ਵਿਕਾਸ ਨੇ ਕਾਰਖ਼ਾਨੇ ਲਾ ਕੇ ਊਰਜਾ ਪ੍ਰਾਪਤ ਕਰਨ ਦੇ ਸੋਮੇ ਵਿਕਸਿਤ ਕਰ ਕੇ ਹਵਾ ਨੂੰ ਗੰਦੀਆਂ ਜ਼ਹਿਰਾਂ ਤੇ ਧੂੰਏ ਨਾਲ ਪਲੀਤ ਕਰ ਦਿੱਤਾ ਹੈ ਓਜ਼ੋਨ ਗੈਸ ਨੂੰ ਲੀਰੋ ਲੀਰ ਕਰ ਦਿੱਤਾ ਹੈ। ਬੱਦਲਾਂ ਵਿਚ ਤੇਜ਼ਾਬ ਘੋਲ ਦਿੱਤਾ ਹੈ ਦਰਿਆ, ਸਮੁੰਦਰ ਤੇ ਧਰਤੀ ਹੇਠਲੇ ਪਾਣੀ ਨੂੰ ਕਾਰਖਾਨਿਆਂ ਦੇ ਜ਼ਹਿਰੀਲੇ ਤਰਲ ਵਿਕਾਸ ਤੇ ਸੀਵਰੇਜ ਦੇ ਪਾਣੀ ਦੀ ਗੰਦਗੀ ਨਾਲ ਭਰ ਦਿੱਤਾ ਹੈ। ਵਿਕਾਸ ਦੇ ਨਾਂ ਉੱਤੇ ਹਵਾ ਨੂੰ ਸਾਫ਼ ਰੱਖਣ ਵਾਲੇ ਰੁੱਖ ਲਗਾਤਾਰ ਵੱਢੇ ਜਾ ਰਹੇ ਹਨ, ਕੀੜੇ ਮਾਰ ਦਵਾਈਆਂ ਤੇ ਰਸਾਇਣਿਕ ਖਾਦਾਂ ਨਾਲ ਹਵਾ, ਪਾਣੀ, ਧਰਤੀ ਦੀ ਮਿੱਟੀ ਤੇ ਸਾਡੀ ਖ਼ੁਰਾਕ ਸਭ ਭਿਆਨਕ ਜ਼ਹਿਰਾਂ ਨਾਲ ਭਰੇ ਜਾ ਰਹੇ ਹਨ ਊਰਜਾ ਪ੍ਰਾਪਤ ਕਰਨ ਲਈ ਵਿਕਸਿਤ ਕੀਤੇ ਜਾ ਰਹੇ ਪ੍ਰਮਾਣੂ ਰਿਐਕਟਰ ਹੋਰ ਵੀ ਖ਼ਤਰਨਾਕ ਸਿੱਧ ਹੋ ਰਹੇ ਹਨ। ਜੀਵਾਂ ਦੀ ਖ਼ੁਰਾਕ ਲੜੀ ਦਾ ਸਿਲਸਿਲਾ ਟੁੱਟਦਾ ਜਾ ਰਿਹਾ ਹੈ ਕੈਂਸਰ, ਦਮਾ ਭਿੰਨ ਭਿੰਨ ਪ੍ਰਕਾਰ ਦੀਆਂ ਐਲਰਜੀ ਤੇ ਲਾਇਲਾਜ ਬਿਮਾਰੀਆਂ ਵਿਚ ਵਾਧਾ ਹੋ ਰਿਹਾ ਹੈ। ਘਰਾਂ ਵਿਚ ਵਰਤੇ ਜਾਂਦੇ ਸੁਖ ਦੇ ਸਮਾਨ, ਸੰਚਾਰ, ਆਵਾਜਾਈ ਤੇ ਊਰਜਾ ਲਈ ਵਰਤੇ ਜਾ ਰਹੇ ਸਾਰੇ ਸਾਧਨ ਮਨੁੱਖ ਲਈ ਕੋਈ ਨਾ ਕੋਈ ਭਿਆਨਕ ਬਿਮਾਰੀ

ਨਹੀਂ ਤਾਂ ਧਰਤੀ ਉੱਤੋਂ ਮਨੁੱਖਾਂ ਸਮੇਤ ਜੀਵ ਜਗਤ ਦਾ ਵਿਨਾਸ਼ ਹੋ ਜਾਵੇਗਾ ਇਸ ਲਈ ਸਭ ਤੋਂ ਪਹਿਲਾਂ ਆਬਾਦੀ ਨੂੰ ਘਟਾਉਣ ਦੇ ਯਤਨ ਕਰਨੇ ਚਾਹੀਦੇ ਹਨ। ਰੁੱਖਾਂ ਦੀ ਕਟਾਈ ਬਿਲਕੁਲ ਬੰਦ ਕਰ ਦੇਣੀ ਚਾਹੀਦੀ ਹੈ ਅਜਿਹੇ ਸਰੋਤਾਂ ਦੀ ਵਰਤੋਂ ਬਹੁਤ ਘੱਟ ਕਰ ਦੇਣੀ ਚਾਹੀਦੀ ਹੈ ਜਿਹੜੇ ਹਵਾ ਜਾਂ ਪਾਣੀ ਨੂੰ ਗੰਧਲੇ ਕਰਦੇ ਹਨ, ਇਸ ਲਈ ਸੂਰਜੀ ਊਰਜਾ ਤੇ ਵਾਯੂ ਊਰਜਾ ਸਭ ਤੋਂ ਸੁਰੱਖਿਅਤ ਸਾਧਨ ਹਨ। ਜਾਪਾਨ ਵਿੱਚ ਫਿਕੋਸ਼ੀਆ ਦੀ ਘਟਨਾ ਨੇ ਪ੍ਰਮਾਣੂ ਊਰਜਾ ਦੀ ਵਰਤੋਂ ਬਾਰੇ ਵੀ ਸੁਆਲ ਖੜੇ ਕਰ ਦਿੱਤੇ ਹਨ, ਰਸਾਇਣਿਕ ਖਾਦਾਂ ਤੇ ਕੀੜੇ ਮਾਰ ਦਵਾਈਆਂ ਦੀ ਥਾਂ Organic ਖਾਦਾਂ ਤੇ ਕੀਟਨਾਸ਼ਕਾਂ ਵਰਤੋਂ ਕਰਨੀ ਚਾਹੀਦੀ ਹੈ, ਬਿਜਲੀ ਚੁੰਬਕੀ ਪ੍ਰਦੂਸ਼ਣ ਪੈਦਾ ਕਰਨ ਵਾਲੇ ਸੰਚਾਰ ਸਾਧਨਾਂ ਦੀ ਵਰਤੋਂ ਵੀ ਸੀਮਿਤ ਕਰਨ ਦੀ ਲੋੜ ਹੈ। ਸਭ ਤੋਂ ਵੱਡੀ ਗੱਲ ਤਾਂ ਮਨੁੱਖ ਦੇ ਲਾਲਚ ਤੇ ਸ਼ੋਸ਼ਕ ਰੁਚੀ ਨੂੰ ਠੱਲ੍ਹ ਪਾਉਣ ਦੀ ਹੈ ਜੇਕਰ ਨੇੜੇ ਦੇ ਭਵਿੱਖ ਵਿੱਚ ਅਜਿਹਾ ਨਾ ਕੀਤਾ ਗਿਆ ਤਾਂ ਮਨੁੱਖਾਂ ਸਮੇਤ ਧਰਤੀ ਉੱਤਲੇ ਜੀਵਨ ਦਾ ਰੱਬ ਹੀ ਰਾਖਾ ਹੈ। ਅੱਜ ਅਸੀਂ ਨਸ਼ੇ ਦੇ ਬਾਰੇ ਗੱਲ ਕਰਦੇ ਹਾਂ ਕਿ ਨਸ਼ੇ ਦਾ ਨਸ਼ੇ ਦੀ ਵਰਤੋਂ ਕਰਨੀ ਸਹੀ ਆ ਜਾਂਂ ਗ਼ਲਤ ਤੇ ਇਹਦੇ ਮਤਲਬ ਨਸ਼ਿਆਂ ਦੇ ਦੁਰਉਪਯੋਗ ਕਰਨ ਦਾ ਕੀ ਮਤਲਬ ਨੁਕਸਾਨ ਹੁੰਦਾ ਬੰਦੇ ਦੀ body ਦੇ ਉੱਪਰ।

ਉਹ ਬੰਦਾ ਮਰਨ ਤੱਕ ਵੀ ਚਲੇ ਜਾਂਦਾ ਵਾ ਨਾਲੇ ਮੈਂ ਕਈ case ਦੇਖੇ ਆ ਆਪਣੇ ਅੱਖੀ ਦੇਖੀ ਆ, ਏਦਾਂ ਹੁੰਦਾ ਕਿ ਮਤਲਬ ਦੋ ਤਿੰਨ ਬੰਦੇ ਤੇ ਮੈਂ ਦੇਖੇ ਨੇ ਜਿਹੜੇ ਕਿ ਮੈਂ ਨਸ਼ੇ ਦੀ ਟੁੱਟ ਵਿੱਚ ਮਰ ਗਏ ਕਿਸੇ ਦੀ ਮਾਂ ਦਾ ਪੁੱਤ ਰੁੱਲ ਵੇਖ ਲਓ। ਬੜਾ ਹੁੰਦਾ ਦੁੱਖ ਲੱਗਦਾ ਜਿੱਦਾਂ ਨਸ਼ਾ ਕਰਕੇ ਤਾਂ ਮਤਲਬ ਹੋ ਜਾਂਦਾ ਕਿਉਂ ਮਤਲਬ ਆਪਾਂ ਮੌਤ ਨੂੰ ਆਪਣੇ ਮਤਲਬ ਕਹਿਣਾ ਕਿ ਨਸ਼ੇ ਬਾਰੇ, ਕਿਹਦਾ ਨਸ਼ਾ ਕਰਦੇ ਰਹੇ ਆ ਮਤਲਬ ਕਈ ਮੁੰਡੇ ਹੁੰਦੇ ਰਹੇ ਆ ਨਸ਼ੇ, ਪਹਿਲਾਂ ਹਨਾ ਨ~ ਨਸ਼ਾ ਇਕ ਮੈਂ ਮੁੰਡੇ ਦੀ ਤੁਹਾਨੂੰ ਮੈਂ ਗੱਲ ਉਹ ਮੁੰਡੇ ਦੀ story 'ਚ ਇਹ ਸੀ ਕਿ ਮਤਲਬ ਉਹ ਨਾ ਇੱਕ ਰੁਪਇਆ ਦਾ ਨਸ਼ਾ ਨੀ ਹੈਗਾ ਸੀ ਰਿਹਾ ਵਾ। ਜਦੋਂ ਮਤਲਬ ਉਹ ਨਾ ਥੋੜ੍ਹੀ ਉਹਨੂੰ ਆਦਤ ਪੈ ਗਈ ਮਤਲਬ ਵੱਡੇ ਚਾਰ ਬੰਦਿਆਂ 'ਚ ਬਹਿਣਾ ਤੇ ਉਹਨੂੰ ਬੀਅਰ ਪੀਣ ਦੀ ਮਤਲਬ ਆਦਤ ਪੈ ਗਈ, ਉਹਨੇ ਬੀਅਰ ਪੀਣੀ ਸ਼ੁਰੂ ਕਰ ਦਿੱਤੀ, ਬੀਅਰ ਪੀਣੀ ਸ਼ੁਰੂ ਕੀਤੀ ਬੀਅਰ 'ਚ ਉਹਨੂੰ ਮਤਲਬ ਸ਼ਰਾਬ ਦਵਾਇਆ ਕਿ ਸ਼ਰਾਬ ਦੇ ਦਿੱਤੀ ਕਿਸੇ ਨੇ। ਉਹਨੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਕਿ ਮਤਲਬ ਪਹਿਲਾਂ ਤਾਂ free ਦੀ ਸ਼ਰਾਬ ਪੀਂਦਾ ਰਿਹਾ ਆਦਤ ਬਣ ਗਈ ਨਾ ਤਾਂ ਉਹਨੂੰ ਜਦੋਂ ਸ਼ਰਾਬ ਦੀ ਲੱਤ ਲੱਗ ਗਈ ਤੇ ਉਹ ਫਿਰ ਖੁੱਦ ਸ਼ਰਾਬ ਆਪਣੇੇ ਪੈਸਿਆਂ ਦੀ ਪੀਂਦਾ ਰਿਹਾ। ਪੈਸੇ ਨੇ ਮਤਲਬ ਬੜਾ ਮਤਲਬ ਕਿ ਉਹਨੇ ਪੈਸੇ ਉਹ ਤੇ ਬਰਬਾਦ ਕੀਤਾ ਸ਼ਰਾਬ ਤੇ ਪਰ ਇਹ ਗੱਲ ਗ਼ਲਤ ਸੀ ਹੁਣ ਪਛਤਾਉਣ ਦਾ ਕੋਈ ਫ਼ਾਇਦਾ ਨੀ ਹੈਗਾ ਸ਼ਰਾਬ ਏਦਾਂ ਹੌਲੀ ਹੌਲੀ ਸ਼ਰਾਬ ਨਾ ਵੱਧਦੀ ਗਈ ਉਹਦੇ link ਵੱਧਦੇ ਗਏ ਕਿ ਮਤਲਬ ਹੋਰ ਬੰਦਿਆਂ ਦੇ ਵਿੱਚ ਚਾਰ ਬੰਦਿਆਂ 'ਚ ਉਹਨੇ ਬਹਿਣਾ ਹੋਰ ਨਸ਼ਿਆਂ ਬਾਰੇ ਕੋਈ ਗੱਲਬਾਤ ਕਰਨੀ।

Society ਉਹਦੀ ਮਾੜੀ ਹੋ ਗਈ ਫਿਰ ਉਹ ਮਤਲਬ ਉਹਨੂੰ ਕਿਸੇ ਨੇ ਨਾ ਇੱਕ ਮੁੰਡਾ ਸੀ ਇੱਕ ਮੁੰਡੇ ਤੋਂ ਦੂਜੇ ਮੁੰਡੇ ਤਿੰਨ ਗ਼ਲਤ ਬੰਦਿਆਂ 'ਚ ਬੈਠੇਗਾ ਚੌਥਾ ਬੰਦਾ ਉਹ ਆਪ ਹੋਏਗਾ ਉਹਨੇ ਕੀਤਾ ਕੀ ਉਹ ਸਮਾਨ ਵਗ਼ੈਰਾ ਲਾਉਂਦੇ ਸੀ ਮਤਲਬ ਗ਼ਲਤ ਜਿੱਦਾਂ ਆਪਾਂ ਕਹਿ ਸਕਦੇ ਹਾਂ। ਕਿ ਨਸ਼ਾ ਜਿੱਦਾਂ ਚਿੱਟਾ ਵਗ਼ੈਰਾ ਕਹਿ ਸਕਦੇ ਹਾਂ drug ਵਗ਼ੈਰਾ ਉਹ drugs ਬਹਿੰਦਾ ਰਿਹਾ ਪਰ ਇਹ ਕਰਦਾ ਨੀ ਰਿਹਾ ਪਰ ਜਦੋਂ ਉਹਨਾਂ ਨੇ ਇਹਨੂੰ ਕਹਿ ਦਿੱਤਾ ਕਿ ਤੂੰ ਕਰਕੇ ਦੇਖ ਲੈ ਵਧੀਆ ਕੁੱਝ feel ਤੈਨੂੰ ਸਹੀ ਲੱਗੇਗਾ। ਉਹਨੇ ਵੀ ਕਦੇ ਕਦੇ try ਕੀਤਾ ਇਹਦੇ ਬਾਰੇ ਕਿ ਮੈਂ ਨਸ਼ਾ ਕਰਕੇ ਦੇਖਦਾਂ ਉਹਨੇ ਉਹ ਨਸ਼ਾ ਕਰ~ ਕੀਤਾ ਉਹਨੂੰ ਸਹੀ ਲੱਗਾ ਉਹਨੂੰ ਮਤਲਬ ਸਰੂਰ ਜਿਹਾ ਉਹਨੂੰ ਬਣਿਆ ਰਿਹਾ, ਅਗਲੇ ਦਿ~ ਫਿਰ ਅਗਲੇ ਦਿਨ ਉਹ ਫਿਰ ਆਇਆ ਕਹਿੰਦਾ ਬਾਈ ਲਿਆ ਯਾਰ ਉਹਨੂੰ ਦੋ ਤਿੰਨ ਦਿਨ ਬਾਅਦ ਨਾ ਆਦਤ ਪੈ ਗਈ, ਉਹਨੇ ਇਹ ਦੋ ਤਿੰਨ ਦਿਨ ਕੀਤਾ, ਬਾਅਦ ਵਿੱਚ ਉਹਦੇ ਯਾਰਾਂ ਨੇ ਉਹਨੂੰ ਕਿਹਾ ਹੈਨੀ ਹੈਗਾ ਹੁਣ ਪੈਸੇ ਲੱਗਣੇ ਆਂ ਇਸ ਏਦਾਂ ਹੀ ਕਰਦੇੇ ਕਰਦੇ ਉਹਨੂੰ ਨਸ਼ੇ ਦੀ ਆਦਤ ਲੱਗ ਗਈ, ਉਹਨੂੰ ਤੋੜ ਲੱਗ ਗਈ ਬੜੀ। ਉਹਨੂੰ ਘਰ ਪੈਸੇ ਮੰਗਣੇ, ਲੜਾਈ ਕਰਨੀਆਂ, ਚੋਰੀਆਂ ਕਰਨੀਆਂ ਖੋਹਣਾ ਮਤਲਬ ਖੋਹਣੇ ਲੋਕਾਂ ਤੋਂ ਲੁੱਟਾਂ ਮਾਰਾਂ ਕਰਨੀਆਂ ਤੇ ਆ ਕੇ ਉਹਨੇ ਆਪਣੇ ਘਰਦੇ ਭਾਂਡੇ ਤੱਕ ਗੇ~ ਮਤਲਬ ਏਦਾਂ ਦੀਆਂ ਚੀਜ਼ਾਂ ਸਮਾਨ ਵੇਚਣ ਤੱਕ ਆ ਗਿਆ ਸੀ ਘਰਦੇ। ਘਰਦੇ ਸਮਾਨ ਵੇਚਣ ਘਰਦੇ ਇੰਨੇ ਤੰਗ ਪਰੇਸਾਨ ਹੋਏ ਸੀ ਨਾ ਉਹ ਬੰਦੇ ਤੋਂ ਕਿ ਇਹ ਕੀ ਗ਼ਲਤ ਕੰਮਾਂ 'ਚ ਪੈ ਏਡਾ ਭੈੜਾ ਨਸ਼ਾ ਇਹਨੇ ਆਪਣੇ ਆਪ ਨੂੰ ਲਾ ਲਿਆ ਸੀ, ਜਾਨ ਨੂੰ ਨੁਕਸਾਨ ਵੀ ਹੋ ਸਕਦਾ ਇਹਦੇ ਨਾਲ।

ਉਹਦੀ dose ਵੱਧ ਗਈ ਉਹਨੇ ਟੀਕੇ ਲਾਉਣੇ ਮਤਲਬ ਜ਼ਿਆਦਾ ਤੋਂ ਜ਼ਿਆਦਾ ਦਿਨ 'ਚ ਉਹਨੇ ਤਿੰਨ ਚਾਰ ਟੀਕੇ ਲਗਾਉਣੇ ਟੀਕੇ ਲਗਾਉਣ ਤੋਂ ਬਾਅਦ ਉਹਨੂੰ ਆਦਤ ਏਦਾਂ ਦੀ ਪੈ ਗਈ ਸੀ ਕਿ ਉਹਨੇ ਮਤਲਬ ਨਾ ਘਰ ਵੀ ਜਾਣਾ ਉਹਨੇ ਆਪਣੇ ਜੇਬੇ 'ਚ ਹੋਰ ਵੀ ਮਤਲਬ ਜਿਹੜੇ ਨਸ਼ੇ ਹੁੰਦੇ ਗੋਲੀਆਂ ਕੈਪਸ਼ੂਲ ਉਹਦੇ ਜੇਬ ਵਿੱਚ ਸਿਗਰਟਾਂ ਦੀ ਡੱਬੀ ਉਹਦੇ ਕੋਲ ਹੋਣੀ ਹੋਣੀ ਆਂ ਪਹਿਲਾਂ ਤਾਂ ਲੁੱਕ ਲੁੱਕ ਘਰੋਂ ਕਰਦਾ ਰਿਹਾ। ਬਾਅਦ ਵਿੱਚ ਸ਼ਰੇਆਮ ਕਰਨ ਲੱਗ ਪਿਆ, ਏਦਾਂਂ ਵੱਧਦਾ ਗਿਆ ਉਹਦੇ ਸਰੀਰ ਦੀ ਮਤਲਬ ਕਾਫ਼ੀ ਬਣਾਵਟ ਖ਼ਰਾਬ ਹੋ ਗਈ ਸੀ, ਪਹਿਲਾਂ ਸਰੀਰ ਬਣਾਇਆ ਹੁੰਦਾ ਸੀ ਉਹਨੇ ਸਰੀਰ ਸੁੱਕ ਗਿਆ ਏਦਾਂ ਹੀ ਪੀਲਾ ਹੋ ਗਿਆ ਬੇਚਾਰਾ ਬਹੁਤ ਮਤਲਬ ਸਰੀਰ ਖ਼ਰਾਬ ਹੋ ਗਿਆ ਸੀ ਉਹਦਾ। ਨਸ਼ੇ ਦੀ ਤੋੜ ਨੇ ਉਹਨੂੰ ਏਦਾਂ ਦਾ ਬਣਾ ਦਿੱਤਾ ਕਿ ਉਹ ਇੱਕ ਅਮਲੀ ਬਣ ਗਿਆ ਸੀ ਅਮਲੀ ਬਣਨ ਤੋਂ ਬਾਅਦ ਉਹ ਇੱਕ ਏਦਾਂ ਦਾ ਨਸ਼ਾ ਮਤਲਬ ਕ~ ਹੋਣ ਲੱਗ ਪਿਆ ਸੀ ਨਾ ਕਿ ਉਹਨੂੰ ਤੋੜਾਂ ਵੱਜਣੀਆਂ ਸ਼ੁਰੂ ਹੋ ਗਈਆਂ ਕਿ ਨਸ਼ਾ ਉਹਦੇ ਵਾਸਤੇ ਜਿਉਣਾ ਨਸ਼ਾ ਨਸ਼ਾ ਉਹਦਾ ਜਿਉਣਾ ਵਾਂ ਉਹਨੇ ਇੱਕ ਏਦਾਂ ਠਾਣ ਲਈ ਸੀ ਨਾ ਗੱਲ ਕਿ ਜੇ ਮਰਨਾ ਵਾ ਤਾਂਂ ਨਸ਼ਾ ਕਰਕੇ ਹੀ ਮਰਨਾ ਏਦਾਂ ਨੀ ਮਰਨਾ।

ਉਹਨੇ ਉਹ ਨਸ਼ੇ ਨੀ ਕੀਤਾ ਨਸ਼ੇ ਨੂੰ ਕਰਦਾ ਰਿਹਾ ਕਰ ਕ~ ਕੀਤਾ ਵੀਹ ਦਿਨ ਉਹਦੇ ਸੌਖੇ ਲੰਘ ਗਏ ਮਤਲਬ ਕਿ ਪੈਸੇ ਖੋਹ ਕੇ ਤੇ ਨਸ਼ਾ ਲੈ ਕੇ ਆਇਆ ਉਹਦੇ ਨਾਲ ਉਹਦੇ ਵੀਹ ਦਿਨ ਸੌਖੇ ਲੰਘ ਗਏ ਮਤਲਬ ਕਹਿੰਦਾ ਵੀਹ ਦਿਨ ਸੌਖੇ ਲੰਘ ਗਏ ਤੇ ਸੌਖੇ ਲੰਘਣ ਤੋਂ ਬਾਅਦ ਫਿਰ ਉਹੀ ਹਾਲ ਹੋ ਗਿਆ ਕੋਠੇ ਤੇ inject ਕਰ ਰਿਹਾ ਸੀ ਮੰਮੀ ਆ ਗਈ ਉਹਦੀ। ਉੁਹਦੀ ਮੰਮੀ ਕਹਿੰਦੀ ਵੇ ਪੁੱਤ ਤੂੰ ਇਹ ਕਰ ਰਿਹਾ ਵਾਂ ਉਹ ਕਹਿੰਦੀ ਉਹਨੇ ਕੀ ਕੀਤਾ ਆਪਣੀ ਮਾਂ ਦੇ ਗਾਲਾਂ ਕੱਢਣ ਲੱਗ ਪਿਆ ਮਾਂ ਦੀ ਤੇ ਮਾਂ ਤੇ ਕੀ ਬੀਤੇਗੀ ਉਹਦਾ ਪੁੱਤ ਉਹਦੇ ਸਾਹਮਣੇ ਏਦਾਂ ਦੇ ਕੰਮ ਗ਼ਲਤ ਕਰਦਾ ਹੋਏਗਾ ਤੇ ਉਹ ਕਿੱਦਾਂ feel ਕਰ ਰਹੀ ਹੋਏਗੀ ਮਾਂ। ਤੇ ਦੁੱਖ ਤਾਂ ਲੱਗਦਾ ਹੀ ਹੈ ਬਹੁਤ ਨਸ਼ੇ ਕੀਤੇ ਦੱਸ ਏਦਾਂ ਹੀ ਕਰਦੇ ਕਰਦੇ ਨੂੰ ਕਿੰਨੀ age ਮਤਲਬ ਉਹਦੀ ਗਈ ਹੈ ਨਸ਼ੇ ਦੀ ਤੇ ਉਹਨੂੰ ਮਤਲਬ ਨਾ ਮਤਲਬ ਪਸੰਦ ਕਰਦਾ ਰਿਹਾ, ਉਹਨੇ ਕਿਤੇ ਖਲੋ ਜਾਣਾ ਤੇ ਉਹਨੂੰ ਕਈ ਲੋਕਾਂ ਨੇ ਕਹਿਣਾ, ਕਿ ਇਹਦੇ ਲਾਗੇ ਨਾ ਖਲੋ ਨਸ਼ੇੜੀ ਆ ਇਹ ਤਾਂ ਚੋਰ ਵਾ ਏਦਾਂ ਵਾਂ case ਵੀ ਪੁੱਲਿਸ ਦੇ ਥਾਣੇ ਥਾਣੇ ਵੀ ਜਾਣ ਲੱਗ ਪਿਆ ਕਈ ਵਾਰੀ ਕਿਤੇ ਹੋਰ ਚੋਰੀ ਇਹਨੂੰ ਲੈ ਜਾਣਾ ਹਾਂ ਕਿ ਇਹਨੇ ਹੀ ਕੀਤੀ ਹੋਣੀ ਆਂ ਏਦਾਂ ਵੱਧਦੀ ਗਈ। ਬਾਅਦ ਵਿੱਚ ਕੀ ਹੋਇਆ ਏਦਾਂ ਹੀ ਨਸ਼ੇ ਤੋਂ ਬਾਅਦ ਹੋਇਆ ਨਾ ਇਹਨੂੰ center ਭੇਜਿਆ ਗਿਆ center ਵਿੱਚ ਜਾ ਕੇ ਇਹਨੇ ਕੀ ਕੀਤਾ ਉੱਥੇ ਲਾਇਆ ਮਹੀਨਾ ਹਨਾ ਦੋ ਤਿੰਨ ਮਹੀਨੇ ਲਾਏ ਨੇ, ਆ ਗਿਆ ਠੀਕ ਰਿਹਾ। But ਫਿਰ ਇਹਨੁੰ ਮਤਲਬ ਆਦਤ ਜਦੋਂ ਬਾਹਰ ਵੇਖਦਾ ਸਿਗਰਟਾਂ, ਬੀੜੀਆਂ, ਤੰਬਾਕੂ ਵਗ਼ੈਰਾ ਇਹਨਾਂ ਨੂੰ use ਕਰਨ ਲੱਗ ਪਿਆ ਮਤਲਬ ਕਿ ਉਹਨੂੰ ਵੇਖ ਕੇ ਹੁੰਦਾ ਸੀ ਮੈਂ ਖਾ ਲੈਂਨਾ ਕੋਈ ਨੀ, ਆਇਆ ਫਿਰ ਨਸ਼ਾ ਕਰਨ ਫਿਰ ਉਹਨੇ ਗੋਲੀਆਂ ਖਾਣੀਆਂ ਸ਼ੁਰੁ ਕਰ ਦਿੱਤੀਆਂ। ਗੋਲੀਆਂ ਖਾਣੀਆਂ ਸ਼ੁਰੂ ਕਰ ਦਿੱਤੀਆਂ, ਉਹਨੇ ਡਿੱਗਾ ਰਹਿਣਾ ਸਾਰੀ ਦਿਹਾੜੀ ਕਿਤੇ ਨਾ ਕਿਤੇ, ਸ਼ਾਮੀ ਘਰ ਜਾਣਾ ਤੇ ਸੌ ਜਾਣਾ, ਉਹਨੂੰ ਨੀਂਦ ਵੀ ਨੀ ਪੈਣੀ ਜਦੋਂ ਤੱਕ ਉਹਨੇ ਕੋਈ ਟੀਕਾ ਜਿਹਾ inject ਕੋਈ ਕੀਤਾ ਨੀ ਪਹਿਲਾਂ ਦੋ ਢਾਈ ਤਿੰਨ ਸਾਲ ਉਹਨੇ ਮੇਰੇ ਖਿਆਲ ਨਾਲ ਸ਼ਾਇਦ ਨਾ ਮਤਲਬ ਪੰਨੀ ਸਮਝਦੇ ਪੰਨੀ ਪੰਨੀ ਪੰਨੀ ਲਾਈ ਪੰਨੀ ਤੋਂ ਬਾਅਦ ਉਹਨੂੰ ਦੋ ਢਾਈ ਮਹੀਨੇ ਉਹਨੂੰ ਟੀਕਾ ਮਤਲਬ ਟੀਕੇ ਲਾਉਣ ਲੱਗ ਪਿਆ ਸੁੰਨ ਹੋ ਗਿਆ ਸਰੀਰ ਇੱਕ ਦਿਨ ਰਾਤ ਨੂੰ। ਸਵੇਰੇ ਉੱਠਿਆ ਮਤਲਬ ਜਿਹਨੂੰ ਕਹਿੰਦੇ ਹਾਂ blood ਕਹਿੰਦੇ ਹਾਂ blood ਜੰਮ ਗਿਆ, ਸਰੀਰ ਸੁੰਨ ਪੈ ਗਿਆ heart beat ਤੇਜ ਹੋ ਗਈ ਕਹਿੰਦਾ ਕੁੱਝ ਹੋਣ ਲੱਗ ਪਿਆ। ਡਿੱਗ ਚੱਕਰ ਖਾ ਕੇ ਜਾਂ ਕੁੱਝ ਵੀ ਕਹਿ ਲਓ ਮਤਲਬ ਕਿ ਡਿੱਗ ਗਏ ਡਿੱਗ ਗਏ ਘਰਦਿਆਂ ਨੇ hospital ਕਰਿਆ hospital ਉੱਥੇ ਬਾਵਾ ਖਰਚਾ ਹੋਇਆ hospital ਕਹਿੰਦੇ ਬਚਣਾ ਨੀ ਹੈ। ਕਿ ਜ਼ਿਆਦਾ ਵਾ ਉਹਨੇ ਮਤਲਬ ਕਿ inject ਕਰ ਕਰ ਆਪਣੀਆਂ ਬਾਵਾਂ ਖ਼ਰਾਬ ਕਰ ਲਈਆਂ ਸੀ ਤੇ ਬਾਵਾਂ ਜਦ ਡਾਕਟਰਾਂ ਨੇ ਉਹਨੂੰ ਬਚਾਇਆ ਪਰ ਫਿਰ ਮਤਲਬ ਨਾ ਕਿ ਮਤਲਬ ਵਾਲਾ ਪੈਸਾ ਖ਼ਰਾਬ ਹੋਇਆ। ਫਿਰ ਬਚਾਇਆ ਪਰ ਉਹਨੂੰ ਆਦ~ ਉਹਦੀ ਆਦਤ ਨੀ ਸੁੱਟੀ ਉਹ ਨਸ਼ੇ ਕਰਦਾ ਹੀ ਗਿਆ ਕਰਦਾ ਗਿਆ end ਤੇ ਆ ਕੇ ਇੰਨਾ serious ਹੋ ਗਿਆ ਉਹਨੂੰ ਕੋਈ ਨਸ਼ਾ ਨੀ ਮਿਲਿਆ ਮਤਲਬ lockdown ਲੱਗ ਗਿਆ। ਨਸ਼ਾ ਉਹਨੂੰ ਮਿਲਿਆ ਨੀ ਨਸ਼ਾ ਨਹੀਂ ਮਿਲਿਆ ਤੇ ਉਹਦੀ death ਹੋਣ ਤੱਕ ਆ ਗਈ death ਘਰਵਾਲੀ, ਘਰਦੇ ਨਿਆਣੇ ਤੱਕ ਰੁੱਲ ਗਏ ਘਰਵਾਲੀ ਤੱਕ death ਬੇਚਾਰੇ ਬੰਦੇ ਦੀ। ਦੁੱਖ ਲੱਗਦਾ ਏਦਾਂ ਦੀਆਂ ਕਹਾਣੀਆਂਂ ਸੁਣ ਕੇ ਪਰ ਉਹਨੂੰ ਨਸ਼ਾ ਨੀ ਕਰਨਾ ਚਾਹੀਦਾ ਕਿਉਂਕਿ ਨਸ਼ਾ ਕਰਨਾ ਸੌਖਾ ਪਰ ਭੁਗਤਣਾ ਔਖਾ ਕਰ ਤੇ ਬੰਦਾ ਬੜੇ ਚਾਵਾਂ ਨਾਲ ਲੈਂਦਾ ਵਾ ਪਰ ਜਦੋਂ ਬਾਅਦ ਵਿੱਚ ਉਹਨੂੰ ਭੁਗਤਣਾ ਪੈਂਦਾ ਨਾ ਉਸ time ਉਹ ਬੰਦੇ ਨੂੰ ਪਤਾ ਲੱਗਦਾ ਕਿੱਦਾਂ ਵਾਂ। ਉਹਦੇ ਵਾਸਤੇ ਇੱਕ ਅਨਜਾਣ ਚੀਜ਼ ਵੀ ਨਵੀਂ ਨਵੀਂ ਹੁੰਦੀ ਆ ਉਹ ਲਾ ਲੈਂਦਾ ਵਾ, ਉਹਨੂੰ ਕੋਈ ਫ਼ਰਕ ਨੀ ਪੈਂਦਾ ਜਦੋਂ ਦੋ ਤਿੰਨ ਚਾਰ ਵਾਰੀ ਉਹ ਲਾ ਲੈਂਦਾ ਨਾ,

ਉਹਨੇ ਮਤਲਬ ਕਿ ਉਹਨੂੰ ਚੈਨ ਨੀ ਆਉਣਾ ਉਹਨੇ ਉਹੀ ਚੀਜ਼ਾਂ ਬਾਰੇ ਸੋਚਣਾ ਕਿ ਮੈਂ ਇਹ ਕਰਨਾ ਵਾਂ ਵੀ ਖਾਣਾ ਉਹਨੇ ਉਹਦੇ ਤੇ ਹੀ focus ਕਰਨਾ ਕਿ ਮੈਂ ਤਰੀਕੇ ਦੇ ਨਾਲ ਨਸ਼ਾ ਕਰਨਾ ਹੀ ਆਂ ਉਹਨੇ ਬਾਹਰੋਂ ਜਾ ਕੇ ਦਸ ਦਸ, ਵੀਹ ਵੀਹ, ਤੀਹ ਰੁਪਏ ਇਕੱਠੇ ਕਰਕੇ

ਕੀ ਕੀ ਆਹ ਪੈਸੇ ਦੀ ਬਰਬਾਦੀ ਹੈ ਇੱਕ ਹਿਸਾਬ ਦੀ ਨਸ਼ਾ ਕਰਨਾ ਪੈਸੇ ਦੀ ਬਰਬਾਦੀ ਤੇ ਚੱਲ ਬਣਨੀ ਆਂ ਪਰ ਜਿਹੜੇ ਉਹਨਾਂ ਦੇ ਘਰ ਦੇ ਜਿਹੜੇ ਪਿੱਛੇ ਜੀਅ ਰੁੱਲ ਜਾਂਦੇ ਆ ਨਾ ਉਹ ਦੇਖ ਕੇ ਦੁੱਖ ਲੱਗਦਾ ਇਕੱਲਾ ਇਕੱਲਾ ਬੰਦਾ ਹੁੰਦਾ ਅੱਗੇ।

ਅਠਾਈ ਸਾਲ ਬਸ ਤੀਹ ਸਾਲ ਤੱਕ ਇਸ ਤੋਂ ਉੱਪਰ ਟੱਪਦਾ ਹੀ ਨੀ ਹੈ ਇੱਕ ਮੈਂ ਗੱਲ ਦੱਸਦਾਂ ਇੱਥੇ ਮੁੰਡਾ ਸੀ ਉਹ ਵੀ ਇਹੀ ਕੰਮਾਂ ਕਾਰਾਂ 'ਚ ਪੈ ਗਿਆ ਸੀ। ਉਹਦੀ ਉਮਰ ਮਸਾਂ ਹੋਣੀ ਹੈ ਚੌਵੀ ਚੌਵੀ ਸਾਲ ਉਮਰ ਹੋਣੀ ਹੈ ਤੇ ਉਹ ਬੇਚਾਰਾ death ਹੋ ਗਈ ਇਕੱਲਾ ਇਕੱਲਾ ਮੁੰਡਾ ਸੀ ਆਪਣੇ ਮਾਂ ਪਿਓ ਦਾ ਤੇ ਉਹਦੇ ਮਾਂ ਪਿਓ ਕੀ ਕਰਨਗੇ, ਉਹਦਾ ਡੈਡੀ ਏਦਾਂ ਹੀ ਮਤਲਬ ਦੁੱਖ 'ਚ ਰਹਿੰਦਾ ਵਾ। ਕੀ ਕਰਨਗੇ ਇੰਨੀ property ਦਾ ਮੁੰਡਾ ਇਕੱਲਾ ਇੱਕ ਲੋਤਾ ਮੁੰਡਾ ਹੋਵੇ ਨਾ ਘਰਦਾ ਤੇ ਪਤਾ ਬੜਾ ਮਤਲਬ ਪੈਸਾ ਜਾ ਰਿਹਾ ਕੰਮਾਂ 'ਚ ਹੀ। ਹੁਣ ਤੁਹਾਨੂੰ ਪਤਾ ਹੀ ਆ ਨਸ਼ਾ ਤੇ ਗ਼ਲਤ ਚੀਜ਼ ਆ ਮੈਂ ਤਾਂ ਇਹੀ ਸਲਾਹ ਦਿਨਾਂ ਵਾਂ ਕਿ ਨਸ਼ਾ ਨਾ ਨਾ ਕਰੇ ਤੇ ਨਾ ਕਿਸੇ ਨੂੰ ਕਰਨ ਦੇਵੇ ਨਾਲੇ ਵੱਖਰੀ ਗੱਲ ਇੱਕ ਜਿੱਦਾਂ ਜਦੋਂ ਮਤਲਬ ਕਿਸੇ ਦੇ ਮਤਲਬ ਮੁਹੱਲੇ 'ਚ ਨਸ਼ਾ ਏਦਾਂ ਕਹਿੰਦੇ ਨਾ ਕਿ ਉਹਨਾਂ ਦੇ ਮੁਹੱਲੇ ਉਹ ਨਸ਼ਾ ਵਾ ਜਦੋਂ ਆਇਆ ਨਵਾਂ ਨਵਾਂ enter ਹੋਇਆ ਮਤਲਬ ਜਦੋਂ ਤੇ ਉਹ ਕਿਸੇ ਦਾ ਮੁੰਡਾ ਕਰਦਾ ਚੱਲ ਕਰਨ ਦੇ ਸਾਡਾ ਕਿਹੜਾ ਵਾ ਹਨਾ ਤੇ ਉਹਨਾਂ ਦਾ ਕਰਦਾ ਕਰਨ ਦੇ ਨਸ਼ਾ। ਉਹ ਜਦੋਂ ਮ~ ਨਸ਼ਾ ਸਾਡੀ ਮਤਲਬ ਕਿ ਏਦਾਂ ਗਲੀ 'ਚ ਆ ਗਿਆ ਗਲੀ 'ਚ ਆ ਗਿਆ ਨਸ਼ਾ ਹਨਾ ਸਾਡੇ ਮੁਹੱਲੇ ਆ ਗਿਆ, ਮੁਹੱਲੇ ਆ ਗਿਆ ਘਰ ਵੱਖਰਾ ਮੁਹੱਲਾ ਨਸ਼ਾ ਆ ਗਿਆ ਕਹਿੰਦੇ ਚਲੋ ਮੁਹੱਲੇ ਕਰਨ ਤੇ ਉਹ ਸਾਡੇ ਜਦੋਂ ਉਹ ਨਸ਼ਾ ਸਾਡੇ ਗਲੀ ਲਾਗੇ ਆ ਗਿਆ ਗਲੀ 'ਚ ਗਿਆ ਮੁੰਡਾ ਲੱਗ ਗਿਆ ਤੇ ਉਹ ਗਲੀ ਤੱਕ ਆ ਗਿਆ ਨਸ਼ਾ, ਉਦੋਂ ਵੀ ਕਹਿੰਦੇ ਕਿ ਸਾਡਾ ਘਰਦੇ ਕੋਈ ਨੀ ਉਹ ਉੱਧਰ ਹੀ ਕਰਦੇ ਸਾਡੇ ਕਿਹੜਾ ਕਰਨ ਦੇ ਆ।

ਤੇ ਏਦਾਂ ਅਗਲੇ ਉਹਨਾਂ ਦੇ ਆਪਣੇ ਘਰ ਵੀ ਨਸ਼ਾ ਮਤਲਬ ਲੱਗ ਜਾਂਦਾ ਨਾ ਤੇ ਉਹ ਨਸ਼ਾ ਲੱਗ ਗਿਆ ਜਦੋਂ ਮੁੰਡਿਆਂ ਨੇ ਪਿਆ ਹੋਣਾ, ਧੁੱਪੇ ਪੈ ਗਏ ਟੀਕੇ ਲਾ ਕੇ ਕਿਤੇ ਬੈਠੇ ਹੋਣਾ। ਤੇ ਉਹਨਾਂ ਨੇ ਉੱਥੇ ਡਿ~ ਮਰਨ ਦੇ ਵੀ chance ਹੁੰਦੇ ਆ ਕਈ ਕਿਉਂਕਿ ਜ਼ਿਆਦਾ over over over inject ਕਰਨ ਨਾਲ ਬੰਦੇ ਦੀ ਮਤਲਬ death ਹੋ ਸਕਦੀ ਆ ਅੱਗੇ ਛੱਡੋ ਨਸ਼ੇ ਬਾਰੇ total ਖ਼ਤਮ ਕਰਦੇ ਹਾਂ। ਇਹੀ ਕਹਿਣਾ ਚਾਹੁੰਦਾ ਸੀ ਮੈਂ ਤੇ ਬਸ ਤੁਹਾਨੂੰ ਮੈਂ ਕਿ ਜਿਹੜਾ ਨਸ਼ਾ ਵਾ ਨਾ ਇਹ ਬੰਦੇ ਨੂੰ ਨਹੀਂ ਕਰਨਾ ਚਾਹੀਦਾ ਨਾ ਹੀ ਕਰਨਾ say no to drug ਕਿਉਂਕਿ ਨਸ਼ਾ ਆਇਆ ਨਾ ਇੱਕ ਜਿਹੜਾ ਵਿਅਕਤੀ ਨੂੰ ਖੋਖਲਾ ਕਰ ਦਿੰਦਾ ਵਾ। ਮਤਲਬ ਉਸ ਵਿਅਕਤੀ ਨੂੰ ਨੀ ਕੁਛ ਹੁੰਦਾ ਫ਼ਰਕ ਉਸਦੇ ਪਰਿਵਾਰ ਨੂੰ ਪੈਂਦਾ, ਵਿਅਕਤੀ ਤਾਂ ਮਰ ਗਿਆ ਕੋਈ ਉਹਦਾ ਜਿਹੜਾ ਪਰਿਵਾਰ ਦੇ ਬਾਅਦ ਦੇ ਵਿੱਚ ਹੁੰਦੇ ਆ ਨਾ ਹਾਲਾਤ ਉਹ ਬੜੇ ਔਖੇ ਹੁੰਦੇ ਆ ਤੇ ਉਹਨਾਂ ਨੇ ਕਿੱਦਾਂ ਅੱਗੇ ਉਹ ਕਰਨਾ ਹੁੰਦਾ ਦੁਬਾਰਾ।

ਸਤਿ ਸ੍ਰੀ ਅਕਾਲ। ਮੈਂ ਆਪਣੀ ਕਹਾਣੀ ਅੱਗੇ ਸ਼ੁਰੂ ਕਰ ਰਿਹਾ। ਕਿਤਾਬ ਆ ਸਭ ਤੋਂ ਚੰਗੇ ਸਾਥੀ। ਮਨੁੱਖੀ ਜੀਵਨ ਦੇ ਸਾਰੇ ਰਿਸ਼ਤਿਆਂ ਦੀ ਇੱਕ ਹੱਦ ਹੈ। ਇਹਨਾਂ ਰਿਸ਼ਤਿਆਂ ਦੇ ਦੁੱਖ-ਸੁੱਖ ਤੇ ਸਾਂਝ ਕਿਸੇ ਨਾ ਕਿਸੇ ਬੁਨਿਆਦ ਤੇ ਖੜ੍ਹੀ ਆ। ਏਸੇ ਰਿਸ਼ਤੇ ਬਣਦੇ ਉਸ ਦੇ ਅਹ ਨਿਭਦੇ, ਨਿਭਾਉਂਦੇ, ਰੂਪ ਬਦਲਦੇ, ਵਿਸਰਦੇ ਤੇ ਟੁੱਟਦੇ ਹਨ ਪਰ ਜੇ ਆਪਣੀ ਸਾਂਝ, ਆਪਣਾ ਸਾਥੀ ਕਿਤਾਬਾਂ ਨੂੰ ਬਣਾ ਲਿਆ ਜਾਵੇ ਤਾਂ ਨਾ ਵਿਛੜਨ ਦਾ, ਨਾ ਟੁੱਟਣ ਦੇ, ਨਾ ਹੀ ਗੁਆਚਣ ਦਾ ਡਰ ਸਦੀਵੀਂ ਖੁਸ਼ੀ ਦੇਣ ਵਾਲਾ ਸਾਥੀ ਇਹ ਗਿਆਨ

ਦੀ ਅਤੇ ਪਵਿੱਤਰ ਗ੍ਰੰਥ, ਇਹ ਮਨੁੱਖ ਨੂੰ ਚੰਗਾ ਜੀਵਨ ਜੀਉਣ ਦੀ ਜਾਚ ਸਿਖਾਉਂਦੇ ਹਨ। ਉਸ ਨੂੰ ਚੰਗਾ ਰਾਹ ਦਿਖਾ ਕੇ ਉਸ ਬ੍ਰਹਮ ਨਾਲ ਇੱਕ-ਮਿੱਕ ਹੋਣ ਦਾ ਢੰਗ ਦੱਸਦੇ ਹਨ ਅਤੇ ਸ ਅਹ ਸਾਰੇ ਦੁੱਖਾਂ-ਕਲੇਸ਼ਾਂ ਤੋਂ ਉੱਪਰ ਉੱਠ ਕੇ ਆਤਮਾ ਦਾ ਪਰਾ ਅਹ ਪਰਮਾਤਮਾ ਵਿੱਚ ਲੀਨ ਹੋਣ ਦਾ ਰਾਹ ਦਿਖਾਉਂਦੇ ਹਨ ਜੋ ਸਦੀਵੀਂ ਖੁਸ਼ੀ ਦਾ ਰਾਹ ਹੈ। ਸਾਧਾਰਨ ਮਨੁੱਖ ਲਈ ਕਿਤਾਬਾਂ ਮਨਪਰਚਾਵੇ ਦਾ ਸਾਧਨ ਹਨ। ਕਿਤਾਬਾਂ ਕਈ ਤਰ੍ਹਾਂ ਦੀਆਂ ਹੁੰਦੀਆਂ ਹਨ, ਇਹ ਕਿਸੇ ਵੀ ਕਿਸੇ ਦਾ ਨਾਲ ਸਬੰਧ ਹੋਣ, ਸਾਡੇ ਗਿਆਨ ਵਿੱਚ ਵਾਧਾ ਤਾਂ ਕਰਦੀਆਂ ਹੀ ਹਨ। ਸਾਹਿਤਕ ਕਿਤਾਬਾਂ ਦਾ ਹੀ ਘੇਰਾ ਬੜਾ ਅਹ ਵੱਡਾ ਹੈ। ਨਾਵਲ, ਨਵੀਆਂ ਕ ਅਹ ਕਹਾਣੀਆਂ ਕਈ ਵਾਰ ਸਾਡੇ ਜੀਵਨ ਦੇ ਅਜਿਹੇ ਪੱਖਾਂ ਬਾਰੇ ਜਾਣਕਾਰੀ ਦਿੰਦੀਆਂ ਹਨ ਜਿਹਨਾਂ ਦੀ ਸਾਡੇ ਜੀਵਨ ਵਿੱਚ ਬੜੀ ਮਹਤੱਤਾ ਹੁੰਦੀ ਹੈ। ਜੇ ਕਿਤਾਬਾਂ ਸਾਡੀ ਗਿਆਨ ਦੀ ਭੁੱਖ ਨੂੰ ਪੂਰੀ ਕਰਦੀ ਏ। ਤਾਂ ਇਤਿਹਾਸਕ ਦੀਆਂ ਕਿਤਾਬਾਂ ਸਾਡੇ ਪੁਰਾਤਨ ਇਤਿਹਾਸ ਤੋਂ ਜਾਣੂ ਕਰਵਾਉਂਦੀਆਂ ਹਨ। ਵਿਗਿਆਨ ਦੀਆਂ ਕਿਤਾਬਾਂ ਅਜੋਕੇ ਸਮੇਂ ਨਾਲ ਮਨੁੱਖਾਂ ਨੂੰ ਜੋੜਦੀਆਂ ਹਨ।

ਅਸਲ ਵਿੱਚ ਕਿਤਾਬਾਂ ਮਨੁੱਖ ਦੀਆਂ ਅਹ ਮਨੁੱਖ ਦੀ ਹਜ਼ਾਰਾਂ ਸਾਲਾਂ ਦੀ ਸਿ ਅਹ ਸਿਆਣਪ ਤੇ ਤਜ਼ਰਬਿਆਂ ਦਾ ਨਿਚੋੜ ਹਨ। ਇਸ ਤਰ੍ਹਾਂ

ਕਿਤਾਬਾਂ ਨੂੰ ਆਪਣਾ ਸਾਥੀ ਬਣਾਉਣ ਤੋਂ ਪਹਿਲਾਂ ਮਨੁੱਖ ਵਿਦਿਆਰਥੀ ਨੂੰ ਸਿਰਫ਼ ਸੁਚੇਤ ਹੋਣ ਦੀ ਲੋੜ ਹੈ। ਉਸ ਨੂੰ ਸਾਥੀ ਦੀ ਚੋਣ ਸੰਭਲ ਕੇ ਕਰਨੀ ਚਾਹੀਦੀ ਹੈ। ਚੰਗੀਆਂ ਕਿਤਾਬਾਂ ਪੜ੍ਹਨਾ ਹੀ ਉਸ ਦਾ ਉਦੇਸ਼ ਹੋਣਾ ਚਾਹੀਦਾ ਹੈ। ਉਸ ਨੂੰ ਸਮਝਣ ਲਈ ਉਹ ਆਪਣੇ ਮਾਂ-ਬਾਪ ਅਤੇ ਅਧਿਆਪਕਾਂ ਦੀ ਮਦਦ ਲੈ ਸਕਦਾ ਹੈ। ਸਾਡੇ schools, colleges ਅਤੇ universities ਦੀਆਂ ਲਾਇਬ੍ਰੇਰੀਆਂ ਕਿਤਾਬਾਂ ਨਾਲ ਭਰੀਆਂ ਅਹ ਭਰੀਆਂ ਹਨ। ਜ਼ਰੂਰਤ ਹੈ ਉਹਨਾਂ ਦਾ ਸਾਥ ਲੈਣ ਦੀ।

ਇਹ ਧੋਖਾ ਨਾ ਦੇਣ ਵਾਲੀ ਸਾਥੀ ਏ। ਇਹ ਤੁਹਾਨੂੰ ਖੁਸ਼ੀ ਤੇ ਮਨ ਪ੍ਰਚਾਵਾ ਕਰਨ, ਵਿਹਲੇ ਸਮੇਂ ਦੀ ਸਹੀ ਵਰਤੋਂ ਕਰਨ ਅਹ ਕਰਵਾਉਣ, ਗਿਆਨ ਦੇਣ ਸਾਰੇ ਸੰਸਾਰ ਦੇ ਮੁਲਕਾਂ ਉਤੋਂ ਜੇ ਲੋਕਾਂ ਤੇ ਉਹਨਾਂ ਦੀ ਭਾਸ਼ਾ ਦੀ ਜਾਣਕਾਰੀ ਅਤੇ ਸੇਧ ਲਈ ਸੇਧ ਪੈਦਾ ਕਰਨ ਵਾਲਾ guide ਹੈ। ਇਹ ਮਨੁੱਖ ਦਾ ਚੰਗਾ ਸਾਥੀ ਹੈ। ਬੜੇ ਖੁਸ਼ਕਿਸਮਤ ਅਹ ਹਨ ਉਹ ਲੋਕ ਜਿਹਨਾਂ ਨੂੰ ਕਿਤਾਬਾਂ ਨੂੰ ਸਾਥੀ ਬਣਾਉਣ ਦਾ ਮੌਕਾ ਮਿਲਿਆ ਹੈ। ਹਰ ਮਨੁੱਖ ਕੁਝ ਗੁਣਾਂ ਦੇ ਕੁਝ ਕੁਝ ਕਾਰਾ ਧਾਰਨੀ ਹੈ। ਉਸ ਦੇ ਇਹ ਗੁਣ ਉਸ ਨੂੰ ਔਗੁਣੀ ਸਮਾਜ ਵਿੱਚ ਉਸਨੂੰ ਸਥਾਨ ਦਵਾਉਂਦੇ ਹਨ। ਉਹਨਾਂ ਮਨੁੱਖਾਂ ਨੂੰ ਤਾਂ ਲੋਕ ਆਪਣੇ ਹੱਥਾਂ ਉੱਤੇ ਚੁੱਕ ਲੈਂਦੇ ਹਨ, ਜਿਹਨਾਂ ਵਿੱਚ ਕੁਝ ਵਧੇਰੇ ਗੁਣ ਹੋਣ। ਪਰ ਗੁਰੂ ਨਾਨਕ ਸਾਹਿਬ ਜੀ ਦਾ ਕਹਿਣਾ ਹੈ ਮਨੁੱਖ ਤੇ ਨਿਮਰਤਾ ਦੇ ਉਹਨਾਂ ਦਾ ਸਬੰਧ ਸਾਡੇ ਨਾਲ ਹੈ। ਸਹੀ ਅਰਥਾਂ ਵਿੱਚ ਇਹ ਗੁਣ ਸ਼ੁੱਧ ਹਿਰਦੇ ਅਹ ਵਾਲੇ ਮਨੁੱਖਾਂ ਵਿੱਚ ਪਾਏ ਜਾਂਦੇ ਹਨ।